ਦੁਕਾਨ ਹੈ ਔਰ ਦੁਕਾਨ ਦੇ ਵਿੱਚ ਕਈ ਸਾਰਾ ਸਮਾਨ ਰੱਖਿਆ ਬੌਕਸ ਰੱਖੇ ਐ।

ਵਾਲੀ ਦੁਕਾਨ ਐ ਔਰ ਇੱਥੇ ਇੱਕ ਕੰਪਿਊਟਰ ਰਖੀਐ ਕਈ ਸਾਰੇ ਇੱਥੇ ਟੇਬਲਸ ਪਏ ਹੋਏ ਆ ਚੇਅਰਾਂ ਪਈਐਂ।

ਤੇ ਫਲਾਵਰਸ ਲੱਗੇ ਹੈ ਤੇ ਪਲਾਂਟ ਲੱਗੇ ਹੈ ਔਰ ਇੱਕ ਇਹਦੇ ਉੱਤੇ ਲਿਖਿਆ ਰੈਸਟੋਰੈਂਟ ।

ਦੁਕਾਨ ਐ ਔਰ ਕਈ ਸਾਰੀਆਂ ਇਥੇ ਬੁੱਕ ਲੱਗੀਆਂ ਹੋਈਆਂ।

ਲੋਕ ਦਿਖਾਈ ਦੇ ਰਹੇ ਐ ਔਰ ਇਹ ਜਿਮ ਵਾਲੀ ਦੁਕਾਨ ਐ।

ਸੜਕਾਂ ਔਰ ਸੜਕ ਦੇ ਉੱਪਰ ਕਈ ਸਾਰੀਆਂ ਬੱਸਾਂ ਗੱਡੀਆਂ ਮੋਟਰਸਾਈਕਲਾਂ ਸਕੂਟਰੀਆਂ ਆਟੋ ਨਜ਼ਰ ਆ ਰਹੇ ਹੈ।

ਇਹ ਸਮਾਨ ਰੱਖਿਆ ਹੋਇਆ ਕਈ ਸਾਰੇ ਤੇ ਸਾਨੂੰ ਪੇੜ ਪੌਦੇ ਨਜ਼ਰ ਆ ਰਹੇ ਆ।

ਜੰਗਲ ਹੈ ਔਰ ਜੰਗਲ ਦੇ ਵਿੱਚ ਇੱਕ ਝੋਪੜੀ ਬਣੀ ਹੋਈ ਹੈ।

ਕਈ ਸਾਰੀ ਇੱਥੇ ਹਰਿਆਲੀ ਹੈ ਔਰ ਇੱਥੇ ਇੱਕ ਪਾਣੀ ਵਾਲਾ ਫੁਹਾਰਾ ਲੱਗਿਆ ਹੋਇਆ।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

ਇੱਕ ਪਹਾੜ ਹੈ ਔਰ ਕਈ ਇੱਕ ਆਦਮੀ ਜਿਹੜਾ ਖੜਾ ਹੋਏ ਆ ਫ਼ੋਟੋ ਖਿੰਚਾ ਰਿ --

ਇਹ ਜਿਹੜੀ ਫੋਟੋ ਐ ਇਹਦੇ ਵਿੱਚ ਦੱਸਿਆ ਐ ਕਿ ਇੱਥੇ ਇੱਕ ਦੁਕਾਨ ਹੈ ਔਰ ਪੋਸਟਰ ਲੱਗਿਆ ਹੋਇਆ ਉਹਦੇ ਉੱਤੇ ਲਿਖਿਆ ਹੋਇਆ ਆਟੋ ਸਪ੍ਰੇ ।

ਸੀ_ਡੀ ਲੱਗੀ ਹੈ ਕਈ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਪੱਖੇ ਲੱਗਿਆ ਇੱਕ ਫ੍ਰਿੱਜ ਰੱਖੀ ਹੋਇਆ ਔਰ ਕਈ--